ਇਕਲਿਪਸ ਦੀ ਵਰਤੋ ਕਰਕੇ ਐਰਰਜ਼ ਅਤੇ ਡੀਬੱਗਿੰਗ ਟਿਊਟੋਰਿਅਲ ਵਿੱਚ ਤੁਹਾਡਾ ਸਵਾਗਤ ਹੈ ਇਸ ਟਿਊਟੋਰਿਅਲ ਵਿੱਚ ਅਸੀ ਸਿਖਾਂਗੇ ਕਿ ਸਧਾਰਣ ਜਾਵਾ ਪ੍ਰੋਗਰਾਮ ਲਿਖਦੇ ਸਮਾਂ ਸੰਭਾਵਿਕ ਏਰਰ ਕੀ ਹਨ
ਉਨ੍ਹਾਂ ਏਰਰਸ ਦੀ ਪਹਿਚਾਣ ਕਿਵੇਂ ਕਰੀਏ ਅਤੇ ਇਕਲਿਪਸ ਦੀ ਵਰਤੋ ਕਰਕੇ ਉਨ੍ਹਾਂਨੂੰ ਕਿਵੇਂ ਸੁਧਾਰੀਏ
ਇਸ ਟਿਊਟੋਰਿਅਲ ਲਈ ਅਸੀ ਵਰਤੋ ਕਰ ਰਹੇ ਹਾਂ
ਉਬੰਟੁ 11 10 ਅਤੇ ਇਕਲਿਪਸ 3 7 ਇਸ ਟਿਊਟੋਰਿਅਲ ਨੂੰ ਸਿਖਣ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕਲਿਪਸ ਵਿੱਚ ਜਾਵਾ ਪ੍ਰੋਗਰਾਮ ਨੂੰ ਕਿਵੇਂ ਬਣਾਈਏ ਅਤੇ ਰਣ ਕਰੀਏ
ਜੇਕਰ ਨਹੀਂ ਤਾਂ ਸਬੰਧਤ ਟਿਊਟੋਰਿਅਲ ਲਈ ਦਿਖਾਈ ਗਈ ਸਾਡੀ ਵੇਬਸਾਈਟ ਉੱਤੇ ਜਾਓ
http ਸਪੋਕਨ ਟੂਟੋਰੀਅਲ ਓਰਗ ਇੱਕ ਸਧਾਰਣ ਜਾਵਾ ਪ੍ਰੋਗਰਾਮ ਵਿੱਚ ਵਿਸ਼ੇਸ਼ ਏਰਰਸ ਹੋ ਸਕਦੀਆਂ ਹਨ
ਸੇਮੀਕਾਲਨ 160 ਮਿਸ ਹੋਣਾ ਮੈਸੇਜ ਦੇ ਆਸਪਾਸ ਡਬਲ ਕੋਟਸ ਮਿਸ ਹੋਣਾ
ਫਾਇਲ ਦਾ ਨਾਮ ਅਤੇ ਕਲਾਸ ਦਾ ਨਾਮ ਬੇਮੇਲ ਹੋਣਾ
ਅਤੇ ਪ੍ਰਿੰਟ ਸਟੇਟਮੇਂਟ ਨੂੰ ਲੋਅਰ ਕੇਸ ਵਿੱਚ ਟਾਈਪ ਕਰਣਾ
ਅਸੀ ਇੱਕ ਪ੍ਰੋਗਰਾਮ ਲਿਖਾਂਗੇ ਅਤੇ ਫਿਰ ਇਹਨਾਂ ਵਿਚੋਂ ਹਰ ਇੱਕ ਏਰਰਸ ਨੂੰ ਬਣਾਵਾਂਗੇ ਅਤੇ ਦੇਖਾਂਗੇ ਕਿ ਇਕਲਿਪਸ ਵਿੱਚ ਕੀ ਹੁੰਦਾ ਹੈ
ਇੱਥੇ ਸਾਡੇ ਕੋਲ ਇਕਲਿਪਸ ਇਦੇ ਅਤੇ ਹੈਲੋਵਰਲਡ ਟਿਊਟੋਰਿਅਲ ਲਈ ਲੋੜੀਂਦਾ ਪ੍ਰੋਜੇਕਟ ਹੈ
ਅਸੀ ਪ੍ਰੋਜੇਕਟ ਵਿੱਚ ਇੱਕ ਨਵਾਂ ਕਲਾਸ ਉਸਾਰਾਂਗੇ ਅਤੇ ਇਸਦਾ ਵਰਤੋ ਨਿਊ ਕਲਾਸ ਵਿੱਚ ਕਰਾਂਗੇ
ਕਲਾਸ ਨੂੰ ਐਰਰ ਫ੍ਰੀ ਨਾਮ ਦਿਓ ਅਤੇ ਮੇਥਡ ਸਟੱਬਜ਼ ਪਬਲਿਕ ਸਟੈਟਿਕ ਵੋਇਡ ਮੈਨ ਚੁਣੋ
ਪੈਕੇਜ ਏਕਸਪਲੋਰਰ ਨੂੰ ਮਿਨਿਮਾਇਜ ਕਰੋ
ਕਮੇਂਟਸ ਨੂੰ ਹਟਾਓ ਅਤੇ ਕੁੱਝ ਏਰਰਸ ਲਈ ਪ੍ਰਿੰਟ ਸਟੇਟਮੇਂਟ ਜੋੜੋ
ਇਕਲਿਪਸ ਵਿੱਚ ਜਿਸ ਲਾਈਨ ਵਿੱਚ ਏਰਰ ਹੈ ਉਹ ਖੱਬੇ ਮਾਰਜਿਨ ਉੱਤੇ ਰੇਡ ਕਰਾਸ ਚਿੰਨ ਦੇ ਨਾਲ ਵਿਖਾਈ ਦੇਵੇਗੀ
ਇਸ ਕੇਸ ਵਿੱਚ ਸਿਸਟਮ ਆਉਟ ਪ੍ਰਿੰਟਲਨ ਲਾਈਨ ਵਿੱਚ ਇੱਕ ਏਰਰਸ ਹੈ ਅਤੇ ਇਸਲਈ ਇਸਦੇ ਖੱਬੇ ਵੱਲ ਰੇਡ ਕਰਾਸ ਚਿੰਨ ਹੈ
ਏਰਰਸ ਦੀ ਸੂਚੀ ਕਰਾਸ ਚਿੰਨ੍ਹ ਉੱਤੇ ਮਾਉਸ ਘੁਮਾਉਣ ਨਾਲ ਪ੍ਰਦਰਸ਼ਿਤ ਹੁੰਦੀ ਹੈ
ਪਹਿਲੀ ਏਰਰ ਦਿਖਾਈ ਦਿੰਦੀ ਹੈ ਸਿੰਟੈਕਸ ਐਰਰ ਇੰਸਰਟ ਸੇਮੀ ਕੋਲੋਨ ਟੋ ਕੰਪਲੀਟ ਬਲੌਕ ਸਟੇਟਮੈਂਟਸ ਅਜਿਹਾ ਇਸਲਈ ਕਿਉਂਕਿ ਸਾਨੂੰ ਪ੍ਰੋਗਰਾਮ ਦੇ ਹਰ ਇੱਕ ਸਟੇਟਮੇਂਟ ਨੂੰ ਸੇਮੀਕਾਲਨ ਦੇ ਨਾਲ ਖ਼ਤਮ ਕਰਣਾ ਹੈ
ਸੋ ਸਟੇਟਮੇਂਟ ਦੇ ਅੰਤ ਵਿੱਚ ਸੇਮੀਕਾਲਨ ਨੂੰ ਲਗਾਓ
Ctrl s ਦੇ ਨਾਲ ਫਾਇਲ ਸੇਵ ਕਰੋ
ਧਿਆਨ ਦਿਓ ਕਿ ਜਿਵੇਂ ਹੀ ਅਸੀ ਸੇਮੀਕਾਲਨ ਜੋੜਦੇ ਹਾਂ ਅਤੇ ਫਾਇਲ ਨੂੰ ਸੇਵ ਕਰਦੇ ਹਾਂ ਪਹਿਲੀ ਏਰਰ ਖਤਮ ਹੋ ਜਾਂਦੀ ਹੈ
ਹੁਣ ਉੱਥੇ ਕੇਵਲ ਇੱਕ ਏਰਰ ਹੈ ਜੋ ਹੈ ਹੇਲੋ ਵਰਲਡ ਕੈਨੋਟ ਬੇ ਰਿਜ਼ਾਲਵਡ ਟੋ a ਵੇਰੀਏਬਲ ਜਿਸਦਾ ਮਤਲੱਬ ਹੈ ਕਿ ਕੰਸੋਲ ਉੱਤੇ ਕੋਈ ਵੀ ਮੈਸੇਜ ਦਰਸਾਉਣ ਲਈ ਮੈਸੇਜ ਵਿੱਚ ਡਬਲ ਕੋਟਸ ਸ਼ਾਮਿਲ ਹੋਣਾ ਚਾਹੀਦਾ ਹੈ
ਬਿਨਾਂ ਕੋਟਸ ਦੇ ਜਾਵਾ ਸੋਚਦਾ ਹੈ ਕਿ ਹੈਲੋਵਰਲਡ ਵੇਰਿਏਬਲ ਦਾ ਨਾਮ ਹੈ
ਹੁਣ ਮੈਸੇਜ ਦੇ ਪਹਿਲੇ ਅਤੇ ਬਾਅਦ ਵਿੱਚ ਡਬਲ ਕੋਟਸ ਨੂੰ ਜੋੜੋ
Ctrl s ਨਾਲ ਸੇਵ ਕਰੋ
ਅਸੀ ਵੇਖ ਰਹੇ ਹਾਂ ਕਿ ਰੇਡ ਕਰਾਸ ਚਿੰਨ੍ਹ ਚਲਾ ਗਿਆ ਹੈ ਅਤੇ ਪ੍ਰੋਗਰਾਮ ਏਰਰ ਅਜ਼ਾਦ ਹੋ ਗਿਆ ਹੈ
ਸੋ ਪ੍ਰੋਗਰਾਮ ਨੂੰ ਰਣ ਕਰੋ ਅਤੇ ਵੇਖੋ ਕਿ ਕੀ ਹੁੰਦਾ ਹੈ
ਜਾਵਾ ਐਪਲੀਕੇਸ਼ਨਜ਼ ਦੇ ਰੁਪ ਵਿੱਚ ਰਨ ਕਰੋ
ਅਸੀ ਵੇਖ ਰਹੇ ਹਾਂ ਕਿ ਮੈਸੇਜ ਕੰਸੋਲ ਉੱਤੇ ਪ੍ਰਿੰਟ ਹੋ ਗਿਆ ਹੈ
ਅਗਲੀ ਏਰਰ ਵੇਖਦੇ ਹਾਂ
ਇਹ ਫਾਇਲ ਦਾ ਨਾਮ ਅਤੇ ਕਲਾਸ ਦਾ ਨਾਮ ਬੇਮੇਲ ਹੋਣ ਦੇ ਕਾਰਨ ਹੁੰਦੀ ਹੈ
ਇਹ ਆਮਤੌਰ ਉੱਤੇ ਇਕਲਿਪਸ ਵਿੱਚ ਨਹੀਂ ਹੁੰਦਾ
ਇਹ ਇਸਲਈ ਕਿਉਂਕਿ ਅਸੀਂ ਫਾਇਲ ਨੂੰ ਬਣਾਉਣ ਲਈ ਨਿਊ ਕਲਾਸ ਵਿਜ਼ਾਰਡ ਦੀ ਵਰਤੋ ਕੀਤੀ ਹੈ ਅਤੇ ਇਕਲਿਪਸ ਖੁਦ ਇੱਕ ਫਾਇਲ ਬਣਾਉਂਦਾ ਹੈ
ਲੇਕਿਨ ਜੇਕਰ ਅਸੀ ਇਕਲਿਪਸ ਦੇ ਬਾਹਰ ਜਾਵਾ ਫਾਇਲ ਨੂੰ ਬਣਾਉਂਦੇ ਹਾਂ ਅਤੇ ਇਸਨੂੰ ਪ੍ਰੋਜੇਕਟ ਨਾਲ ਜੋੜਦੇ ਹਾਂ ਤਾਂ ਉਸ ਵਿੱਚ ਏਰਰ ਹੋ ਸਕਦੀ ਹੈ
ਸੋ ਕਲਾਸ ਦੇ ਨਾਮ ਨੂੰ ਬਦਲਕੇ ਏਰਰ ਨੂੰ ਸੰਤੁਲਿਤ ਕਰੋ
ਹਾਲਾਂਕਿ ਜਾਵਾ ਕੇਸ ਸੇਂਸਿਟਿਵ ਹੈ ਹੁਣ ਕਲਾਮ ਦਾ ਨਾਮ ਅਤੇ ਫਾਇਲ ਦਾ ਨਾਮ ਮੇਲ ਨਹੀਂ ਖਾਂਦੇ
ਧਿਆਨ ਦਿਓ ਕਿ ਖੱਬੇ ਮਾਰਜਿਨ ਉੱਤੇ ਰੇਡ ਕਰਾਸ ਚਿੰਨ ਹੈ
ਅਤੇ ਏਰਰ ਮੈਸੇਜ ਹੈ ਥੇ ਪਬਲਿਕ ਟਾਈਪ ਏਰਰਫ੍ਰੀ ਮਸਟ ਬੇ ਡਿਫਾਈਂਡ ਇਨ ਆਈਟੀਐਸ ਆਉਨ ਫਾਈਲ ਇਸਦੇ ਇਲਾਵਾ ਧਿਆਨ ਦਿਓ ਕਿ ਸ਼ਬਦ ਏਰਰਫ੍ਰੀ ਲਾਲ ਰੰਗ ਨਾਲ ਦਰਸਾਇਆ ਗਿਆ ਹੈ
ਇਕਲਿਪਸ ਇਟੇਲਿਜੇਂਟਸ ਸਮਾਧਾਨ ਪ੍ਰਦਾਨ ਕਰਦਾ ਹੈ ਅਤੇ ਇੱਥੇ ਸਾਡੇ ਕੋਲ ਦੋ ਸਮਾਧਾਨ ਉਪਲੱਬਧ ਹਨ
ਪਹਿਲਾ ਹੈ ਰੀਨੇਮ ਕੰਪਾਈਲੇਸ਼ਨ ਯੂਨਿਟ ਟੋ ਏਰਰਫ੍ਰੀ ਜਾਵਾ ਦੂਜਾ ਹੈ ਰੀਨੇਮ ਥੇ ਟਾਈਪ ਟੋ ਏਰਰਫ੍ਰੀ ਫਿਕਸ ਜਿਨੂੰ ਅਸੀ ਵੇਖ ਰਹੇ ਹਾਂ ਉਹ ਦੂਜਾ ਹੈ
ਅਤੇ ਅਸੀ ਵੇਖਦੇ ਹਾਂ ਕਿ ਇੱਕ ਵਾਰ ਤੁਸੀ ਫਾਇਲ ਦਾ ਨਾਮ ਬਦਲ ਦਿੰਦੇ ਹੋ ਕਲਾਸ ਏਰਰ ਅਜ਼ਾਦ ਹੋ ਜਾਂਦਾ ਹੈ ਏਰਰ ਇੱਥੇ ਮਿਸਿੰਗ ਹੈ
ਦੂਜੀ ਏਰਰ ਪ੍ਰਿੰਟ ਸਟੇਟਮੇਂਟ ਵਿੱਚ ਟਾਇਪਿੰਗ ਦੀ ਗਲਤੀ ਦੇ ਕਾਰਨ ਹੁੰਦੀ ਹੈ
ਵੱਡੇ S ਨੂੰ ਛੋਟੇ s ਵਿੱਚ ਬਦਲੋ
ਅਸੀ ਵੇਖਦੇ ਹਾਂ ਕਿ ਉੱਥੇ ਰੇਡ ਕਰਾਸ ਚਿੰਨ੍ਹ ਹੈ
ਅਤੇ ਏਰਰ ਮੈਸੇਜ ਹੈ ਸਿਸਟਮ ਕੈਨੋਟ ਬੇ ਰਿਜ਼ਾਲਵਡ ਇਸਦਾ ਮਤਲੱਬ ਹੈ ਕਿ ਜਾਵਾ ਸਿਸਟਮ ਨਾਮ ਦੁਆਰਾ ਕਲਾਸ ਜਾਂ ਆਬਜੇਕਟ ਜਾਂ ਵੇਰਿਏਬਲ ਦੀ ਆਸ਼ਾ ਕਰਦਾ ਹੈ
ਲੇਕਿਨ ਇੱਥੇ ਕੋਡ ਵਿੱਚ ਸਿਸਟਮ ਆਬਜੇਕਟ ਜਿਹਾ ਕੁੱਝ ਨਹੀਂ ਹੈ
ਸੋ ਸੰਭਾਵਿਕ ਫਿਕਸੇਸ ਵੇਖੋ
ਇੱਥੇ 11 ਫਿਕਸ ਹਨ ਜਿਨ੍ਹਾਂ ਵਿੱਚ ਵਲੋਂ ਫਿਕਸ ਜਿਨੂੰ ਅਸੀ ਵੇਖ ਰਹੇ ਹਾਂ ਉਹ 8ਥ ਆਪਸ਼ਨ ਹੈ
ਚੰਗੇ ਟੋ ਸਿਸਟਮ ਜਾਵਾ
ਲਾਂਗ ਤੁਸੀ ਵੇਖ ਸੱਕਦੇ ਹੋ ਕਿ ਜਿਵੇਂ ਹੀ ਅਸੀ ਇਸਨੂੰ ਵੱਡੇ S ਵਿੱਚ ਬਦਲਦੇ ਹਾਂ ਏਰਰ ਹੱਟ ਜਾਂਦੀ ਹੈ
ਇਸ ਪ੍ਰਕਾਰ ਇਕਲਿਪਸ ਦੀ ਵਰਤੋ ਕਰਕੇ ਜਾਵਾ ਵਿੱਚ ਏਰਰਸ ਨੂੰ ਪਛਾਣਦੇ ਹਾਂ ਅਤੇ ਉਨ੍ਹਾਂਨੂੰ ਸੁਧਾਰਦੇ ਹਾਂ
ਇਸ ਦੇ ਨਾਲ ਹੀ ਅਸੀਂ ਟਿਊਟੋਰਿਅਲ ਦੇ ਅੰਤ ਵਿੱਚ ਆ ਗਏ ਹਾਂ
ਇਸ ਟਿਊਟੋਰਿਅਲ ਵਿੱਚ ਅਸੀਂ ਵੇਖਿਆ
ਜਾਵਾ ਪ੍ਰੋਗਰਾਮ ਲਿਖਦੇ ਵਕਤ ਵਿਸ਼ੇਸ਼ ਏਰਰਸ ਕੀ ਹਨ ਅਤੇ ਇਕਲਿਪਸ ਦੀ ਵਰਤੋ ਕਰਕੇ ਉਨ੍ਹਾਂਨੂੰ ਕਿਵੇਂ ਪਹਿਚਾਨੀਏ ਅਤੇ ਸੁਧਾਰੀਏ
ਇਸ ਟਿਊਟੋਰਿਅਲ ਲਈ ਆਸਾਇਨਮੇੰਟ ਦੇ ਰੁਪ ਵਿੱਚ ਹੇਠਾਂ ਦਿੱਤੇ ਗਏ ਕੋਡ ਵਿੱਚ ਏਰਰ ਲਭੋ ਅਤੇ ਉਨ੍ਹਾਂਨੂੰ ਫਿਕਸ ਕਰੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਦੇ ਬਾਰੇ ਜਿਆਦਾ ਜਾਣਨ ਲਈ ਹੇਠਾਂ ਦਿੱਤੇ ਲਿੰਕ ਉੱਤੇ ਉਪਲੱਬਧ ਟਿਊਟੋਰਿਅਲ ਨੂੰ ਵੇਖੋ ਇਹ ਪ੍ਰੋਜੇਕਟ ਨੂੰ ਸੰਖੇਪ ਵਿਚ ਦਸਦਾ ਹੈ
ਜੇਕਰ ਤੁਹਾਡੇ ਕੋਲ ਠੀਕ ਬੈਂਡਵਿਡਥ ਨਹੀਂ ਹੈ ਤਾਂ ਤੁਸੀ ਇਸਨ੍ਹੂੰ ਡਾਉਨਲੋਡ ਕਰਕੇ ਵੇਖ ਸੱਕਦੇ ਹੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟੀਮ ਸਪੋਕਨ ਟਿਊਟੋਰਿਅਲ ਦੀ ਵਰਤੋ ਕਰਕੇ ਵਰਕਸ਼ਾਪਾਂ ਵੀ ਲਗੋਉਂਦੀ ਹੈ
ਆਨਲਾਇਨ ਟੇਸਟ ਪਾਸ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਦਿੰਦੇ ਹਨ
ਜਿਆਦਾ ਜਾਣਕਾਰੀ ਲਈ ਕੰਟੈਕਟ ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਉੱਤੇ ਲਿਖੋ
ਸਪੋਕਨ ਟਿਊਟੋਰਿਅਲ ਪ੍ਰੋਜੇਕਟ ਟਾਕ ਟੂ ਅ ਟੀਚਰ ਪ੍ਰੋਜੇਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੀ ਐਮਐਚਆਰਡੀ ਮਿਨਿਸਟ੍ਰੀ ਰਾਹੀਂ ਨੈਸ਼ਨਲ ਮਿਸ਼ਨ ਆਫ ਐਜੂਕੇਸ਼ਨ ਥ੍ਰੋ ਆਈਸੀਟੀ ਦੁਆਰਾ ਸੁਪੋਰਟ ਕੀਤਾ ਗਿਆ ਹੈ ਇਸ ਮਿਸ਼ਨ ਉੱਤੇ ਜਿਆਦਾ ਜਾਣਕਾਰੀ ਇਸ ਲਿੰਕ ਉੱਤੇ ਉਪਲੱਬਧ ਹੈ ਸਪੋਕਨ ਹਾਈਫਨ ਟਿਊਟੋਰੀਅਲ ਡੋਟ ਓਰਗ ਸਲੈਸ਼ ਨਮੈਕਟ ਹਾਈਫਨ ਇੰਟਰੋ ਇਹ ਸਕਰਿਪਟ ਹਰਮੀਤ ਸੰਧੂ ਦੁਆਰਾ ਅਨੁਵਾਦਿਤ ਹੈ
ਆਈ ਆਈ ਟੀ ਮੁਂਬਈ ਵਲੋਂ ਮੈਂ ਹੁਣ ਤੁਹਾਡੇ ਤੋਂ ਵਿਦਾ ਲੈਂਦਾ ਹਾਂ ਧੰਨਵਾਦ